Hello

ਹਾਂਜੀ ਹਾਂਜੀ, ਹੋਰ ਸੁਣਾਓ ਕਿੱਥੇ ਹੋ।

ਹਾਂਜੀ ਹਾਂਜੀ ਵਧੀਆ ਤੁਹਾਡੇ ਠੀਕ ਠਾਕ ਆ ਸਾਰੇ ਹਾਂਜੀ ਠੀਕ ਜੇ,

ਹਾਂਜੀ ਹਾਂਜੀ ਦਸਵੇਂ ਦਿਨ ਆਉਂਦਾ ਰਹਿੰਦਾ ਵਾ ਕਦੇ ਫੋਨ ਕੇਸ਼ਵ ਦਾ ਆਉਂਦਾ ਹਾਂਜੀ ਕੇਸ਼ਵ ਦਾ ਫੋਨ ਆਉਂਦਾ ਜੇ

ਹਾਂ ਠੀਕ ਠਾਕ ਵਧੀਆ ਲੱਗਦਾ

ਹਾਂ ਵਧੀਆ ਚਾਹੀਦਾ

ਕੁੜੀਆਂ ਠੀਕ ਠਾਕ ਆ ਸਭ ਮੈਂ ਮਾਨੇ ਕੁੜੀਆਂ ਦੀ ਸਲਾਹ ਮੰਨ ਲੈ ਹੁਣ ਅੱਜ ਠੀਕ ਠਾਕ ਹਾਂ

ਉਹ ਬੇਚਾਰੀ ਮਰ ਤਾਂ ਗਈ

ਇੱਕੋ ਜਿਹਾ, ਉਹ ਵੀ ਬੀਮਾਰ ਪਈ ਹੈ, ਉਹ ਵੀ ਆਪ ਦੋਵੇਂ ਪਏ ਨੇ,

ਹੋਰ

ਮਾਸੀ ਨੇ ਨਿਆਣੇ ਵਿਆਹ ਤੇ ਹੈ,

ਮਾਸੀ ਦਿੱਲੀ ਵਾਲੀ ਨੇ ਮੈਂ ਕਿਹਾ ਨਿਆਣੇ ਨਿਊਣੇ ਵਿਆਹ ਦਿੱਤੇ ਨੇ ਹਾਂ ਉਸ ਨਿਆਣੇ ਤਾਂ ਸਾਰੇ ਵਿਆਹੇ ਆ, ਕੁੜੀ ਵਿਆਹੀ ਆ, ਕੁੜੀ ਦੇ ਘਰ ਤੇ ਬੱਚਾ ਵੀ ਹੈ, ਵਿਆਹ ਹੋਇਆ ਹੈ ਅੱਛਾ ਅੱਛਾ ਇੱਕੋ ਕੁੜੀ ਹੈ ਨਾ ਉਹਦੀ ਇੱਕੋ ਹੀ ਕੁੜੀ ਹੈ, ਹੂੰ ਅਤੇ ਦੋ ਮੁੰਡੇ ਹੁਣ ਦੇਖ ਤੇਰੇ ਨਾਲ ਦੇਖ, ਤੀਜਿਆਂ ਬੰਦਿਆਂ ਨਾਲ ਪਤਾ ਨਹੀਂ ਕਿਉਂ ਨਹੀਂ ਲੱਭਿਆ, ਕੁੱਛ ਲੱਭਿਆ ਨਹੀਂ, ਕਿੱਥੇ ਚੱਲ ਗਿਆ, ਕਿੱਥੇ ਨਹੀਂ ਚੱਲ ਗਿਆ।

ਉਹਨੂੰ ਕੀ ਗਿਆ। ਪਤਾ ਨਹੀਂ ਕੀ ਰਾਤ ਕੀ ਨਹੀਂ ਸੀ ਅਤੇ ਘਰੋ ਨਿਕਲ ਗਿਆ ਸੀ, ਫਿਰ ਆਪ ਮੁੜਕੇ ਲੱਭਾ ਨਹੀਂ

ਰਾਤ ਦੇ ਨਿਕਲਿਆ ਹੋਇਆ ਜੀ, ਕਿੱਥੇ ਲੱਭਦਾ ਉਹ ਆਹੋ ਕੀ ਪਤਾ ਅਗਲਾ ਕਿਸੇ ਨੇ ਮਾਰ ਮੂਰ ਵੀ ਛੱਡਿਆ, ਚਾਹੇ ਕਿਦਾਂ ਵਾਂ, ਹੈ ਨਾ ਜ਼ਿੰਦਾ ਹੁੰਦਾ ਫੇਰ ਤਾਂ ਵਾਪਸ ਪਰਤ ਇਹਨੇ ਆਉਣਾ ਸੀ

ਬਥੇਰਾ ਲੱਭ ਲੁੱਭ ਕੇ ਹੱਟ ਗਏ ਆ, ਅਖਬਾਰਾਂ ਅਖਬੂਰਾਂ ਚ ਪਾਈਆਂ ਠੀਕ ਆ

ਹੋਰ ਸਭ ਠੀਕ ਠਾਕ ਹੈ ਵਧੀਆ ਗੱਲਾਂ ਬਾਤਾਂ ਚੱਲਦੀਆਂ ਹੋਰ ਕੀ ਕਰੀ ਜਾਂਦੇ ਹਾਂਜੀ ਠੀਕ ਹੈ ਚੱਲੋ ਠੀਕ ਹੀ ਚਾਹੀਦਾ, ਹੋਰ ਕੀ ਕਾਰੋਬਾਰ

ਕੀ ਕਹਿੰਦਾ ਫੇਰ ਜਦੋਂ ਕਰਨਾ ਪਈ ਬੜਾ ਤਰੀਕਾ ਵਾ

ਇੰਨਾ ਹੀ ਹੋ ਜਾਇਆ ਕਰਦਾ, ਤੁਰਦੇ ਫਿਰਦੇ ਰਹੀ ਦਾ, ਆਪਣੇ ਘਰੇ ਅਤੇ ਆਪਣਾ ਘਰ ਲੈ ਕੇ ਤੁਰੇ ਹਾਂ

time ਨਾਲ ਹੀ ਰੋਟੀ ਬਣਾ ਲੈਂਦੀ ਹੈ ਅਤੇ ਮੈਂ ਤਾਂ ਬੇਚਾਰੀ ਨੂੰ ਅੱਗੇ ਕਹਿੰਦੀਆਂ ਰਹਿੰਦੀਆਂ ਵਾ ਜੇ ਤੂੰ ਠੀਕ ਰਹੇਂਗੀ ਤੇ ਫੇਰ ਹੀ ਰੋਟੀ ਬਣਾਏਗੀਂ।

ਚੱਲੋ ਆਪ ਹੀ ਬਣਿਆ ਰਹਵੇ ਬੰਦਾ ਐਨਾ ਹੀ ਬੜਾ ਵਾ,

ਦਵਾਈ ਖਾਈ ਦੀ ਏ ਫੇਰ ਤੁਰ ਜੀ ਦਾ ਦਵਾਈਆਂ ਦੇ ਸਿਰ ਤੇ ਬੰਦਾ ਤੁਰਿਆ ਫਿਰਦਾ ਵਾ

ਕੁੜੀ ਅੱਗੇ ਕਹਿਣ ਦੀ ਹੈ ਕੁੜੀ ਲਿਆ ਕੇ ਖਿਲਾ ਦੇਊਗੀ ਦਵਾਈ ਪ੍ਰਾਹੁਣਾ ਬੇਚਾਰਾ ਬੜਾ ਚੰਗਾ ਵਾ, ਨਾਲ ਨਿੱਕੀ ਦੇ ਆਹੋ ਐਤਵਾਰ ਦੇ ਐਤਵਾਰ ਦਵਾਈ ਦੇ ਜਾਂਦੇ ਆ ਉਹ

ਹੁਣ ਵੀ ਦੇਖ ਲਉ ਕਹਿਣ ਡੇਈ ਸੀ ਕਹਿਣ ਡੇਈ ਸੀ ਚੱਲ ਮੰਮੀ ਨਹੀਂ ਤੇ ਮੈਂ ਲੈ ਕੇ ਚੱਲ ਆਵਾਂਗੀ ਐਤਵਾਰ ਨੂੰ ਤੇ, ਤੂੰ ਠੀਕ ਰਿਹਾ ਕਰ, ਬੜਾ ਬੁਰਾ ਲੱਗਦੈ ਜੇ ਤੂੰ ਮੰਜ਼ੀ ਤੇ ਪੈ ਜਾਏਂ ਮੰਜ਼ੀ ਤੇ ਪੈਣਾ ਤਾਂ ਪੈ ਜਾਏ ਅਤੇ ਫੇਰ ਕੋਈ ਸ਼ਾਂਭਦਾ ਨਹੀਂ ਕੋਈ ਪਾਣੀ ਦਾ ਘੁੱਟ ਨਹੀਂ ਲਿਆ ਕੇ ਦਿੰਦਾ ਹਾਂ ਸਾਰਾ ਸਾਰਾ ਦਿਨ ਥਿਆਇਆਂ ਲੰਘ ਜਾਂਦਾ ਜਦੋਂ ਉੱਠ ਕੇ ਪਾਣੀ ਨਹੀਂ ਭਰਿਆ ਜਾਂਦਾ ਹੋਰ ਕੀ ਆਖੇ ਫੇਰ ਬੰਦਾ ਥਿਆਇਆਂ ਥਿਊਆ ਕੀ ਬਣਦਾ ਫੇਰ

ਲੋਕਾਂ ਦੇ ਤਾਂ ਆਪਣੇ ਆਪਣੇ ਕੰੰਮ ਨਹੀਂ ਮੁੱਕਦੇ ਅਤੇ ਤੇਰਾ ਕਿੱਥੋਂ ਕਰਨਾ ਹੁਣ ਨਾਲੇ ਜਿਦਾਂ ਕੋਈ ਰਹਿ ਹੀ ਨਹੀਂ ਗਿਆ ਕਿਸੇ ਨਾਲ ਕਿਸੇ ਦੇ ਨਾਲ ਮੋਹ ਪਿਆਰ ਹੈ ਹੀ ਨਹੀਂ ਲੋਕਾਂ ਦੇ ਖੂਹ ਨੂੰ ਉਹਦੇ ਚ ਪੇਟ

ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈ, ਕੋਈ ਕਿਸੇ ਨੂੰ ਨਹੀਂ

ਮੇਰੇ ਲਾਗੋਂ ਨਹੀਂ ਕੋਈ ਲੰਘਦਾ ਤੇ

ਠੀਕ ਹੈ ਸਾਡੇ ਹਾਂ ਵਧੀਆ

ਨਹੀਂ ਦਵਾਈ ਹੁਣ ਖਾਣ ਵਾਸਤੇ ਕਿਹਾ ਉਹਨਾ ਨੇ, ਤੇਲ ਤੂ਼ਲ ਮੱਲਦਾ ਵਾ, ਵਾਲਾ ਤੇਲ ਜਿਹੜਾ ਵਾ ਨਾ, ਉਹ ਮੱਲਦਾ ਵਾ, ਹੁਣ ਦੋਵੇਂ time ਮੱਲਦਾ ਵਾ ਉਹ

ਬਈ ਚੱਲ ਆਪਣੇ ਕਰੀ ਕਰੀ ਗਿਆ ਫਿਰਦਾ ਐਨਾ ਬੜਾ ਰੱਬ ਦਾ ਵਾ ਠੀਕ ਹੈ ਹਾਂ ਚੱਲੋ ਰੱਬ ਦਾ ਸ਼ੁਕਰ ਹੋਇਆ

ਹੂੰ ਕੁੱਛ ਨਹੀਂ ਵਿਹਲੇ ਵਿਹਲੇ ਤੁਸੀਂ ਕਹਿੰਦੇ ਕੁੱਤਿਆਂ ਨੂੰ ਕੱਛੇ ਪਾਈਏ ਫਿਰੀ ਤਾਂ ਜਾਣਾ ਹੁਣ ਕੁੱਤਿਆਂ ਨੂੰ ਕੱਛੀਆਂ ਪਾਉਣੀਆਂ ਹਾਂਜੀ ਇੱਕ ਉਹਨਾ ਨੇ ਗਰਮ ਜਦੋਂ ਫੜਿਆ ਉਹਨਾ ਨੇ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

ਹੋਰ ਹਾਂ ਹੋਰ ਠੀਕ ਠਾਕ ਆ, ਹੋਰ ਤੁਸੀਂ ਅਸੀਂ ਵੀ ਠੀਕ ਹੈ ਆਂਢ ਗੁਆਂਢ ਸੱਦਣਾ, ਆਂਢ ਗੁਆਂਢ ਠੀਕ ਠਾਕ

ਵਧੀਆ ਹੀ ਚਾਹੀਦਾ, ਹੋਰ ਹਾਂਜੀ ਇੱਕ ਲੋਨਾਂ ਵਾਲੇ ਜਾਨ ਖਾਂਦੇ ਰਹਿੰਦੇ loan ਕਰਾਦੇ loan ਕਰਾਦੇ ਹੋਰ ਫੇਰ ਬਈ ਉਹਨਾ ਨੇ ਖਾਣਾ ਹੀ ਆ ਜਾਨ ਜਿੰਨਾ ਨੇ ਪੈਸੇ ਦਿੱਤੇ ਉਹਨਾ ਨੇ ਤਾਂ ਖਾਣੀ ਸੀ ਜਾਨ

ਹੋਰ

ਹਾਂਜੀ ਹਾਂਜਿ ਠੀਕ ਜੇ

ਹੂੰ ਵਧੀਆ ਕੀ ਕਾਰੋਬਾਰ ਕਰੀ ਦਾ ਕਾਰੋਬਾਰ ਕੁੱਛ ਨਹੀਂ ਬੱਸ ਏਦਾਂ ਹੀ time pass ਰੋਟੀ ਖਾ ਲਈ ਪਕਾ ਲਈ, ਪਕਾ ਲਈ ਅਤੇ ਖਾ ਲਈ

ਹਾਂ ਨਿਆਣਿਆਂ ਦਾ time ਹੋ ਗਿਆ, ਆਉਣ ਦਾ, ਅੱਛਾ ਅੱਛਾ

ਵਾਲਾ ਪੜ੍ਹਦਾ

ਮੇਰੇ ਨਾਲ ਲੜਨਾ ਵਾ ਤੇ, ਹੁਣ ਆਪ ਨਹੀਂ ਆ ਰਿਹਾ, ਮੈਂ ਤਾਂ ਵੀ ਆਖਿਆ ਸੀ ਕਿ ਉਹ ਗਾਲ ਕੱਢੀ ਹੈ ਨਾ, ਅਤੇ ਤੂੰ ਨਾ ਬੋਲੀ ਮੈਂ ਉਹਨਾ ਨੂੰ ਆਪੇ ਹੀ ਕਹਿਣਾ ਵਾ, ਅਤੇ ਮੈਂ ਤੈਨੂੰ ਕਿਹਾ ਸੀ ਜਿਦਾਂ ਮੈਂ ਕੁੱਛ ਬੋਲ ਦਿਆਂ ਮੈਂਨੂੰ ਤਾਂ ਕਹਿੰਦੀ ਗਾਲਾਂ ਕੱਢਦੇ ਆ

ਹਾਂ madam ਸੁਣਕੇ ਫੇਰ ਮੈਂ ਭਲਕੇ ਆਵਾਂਗੀ ਫੇਰ ਮੈਂ ਤੇਰੀ ਗੱਲ ਸੁਣਾਂਗੀ ਆਣ ਕੇ

ਮੈਂ ਨਹੀਂ ਤਾਂ ਫੋਨ ਕਰਾਂਗੀ madam ਨੂੰ ਕੋਈ ਨਹੀਂ ਆਪੇ ਸਮਝਾ ਦੇਊਗੀ ਆ ਕੇ

ਹਾਂ ਹੋਰ

ਠੀਕ ਹੈ

ਅੰਦਰ ਸਗੋਂ ਚੰਗਾ ਕ ਠੰਡਾ

ਕੋਈ ਨਾ ਕੀ ਕਰੀ ਜਾਂਦੇ ਹੋ ਕੁੱਛ ਨਹੀਂ ਬੈਠੇ ਹਾਂ ਵਿਹਲੇ ਕੀ ਬਣਦਾ

ਗਰਮੀ ਬੜੀ ਪੈਣ ਡੇਈ ਹੈ ਅਤੇ ਕਰਨਾ ਕੀ ਹੈ

ਗਰਮੀ ਦਾ time ਹੈ ਤਾਂ ਗਰਮੀ ਪੈਣੀ ਤਾਂ ਹੈ ਹੀ

ਕੰਮ ਕਰਦੀ ਸੀਗੀ

ਗਰਮੀ ਵੀ ਪੈਣੀ ਆ ਹਜੇ

ਉਹਨਾ ਦਾ ਬਚਾ ਹੋਇਆ ਖਾ ਲੈਣਾ ਉਹਨਾ ਨੇ hello hello ਚੱਲੋ ਠੀਕ ਆ ਫੇਰ ਠਹਿਰ ਕੇ ਕਰਦੇ ਹਾਂ ਚੱਲ ਠੀਕ ਆ ਚੰਗਾ

ਹਾਂ hello

ਹਾਂਜੀ ਮੈਂ ਕਿਹਾ ਭੈਣ ਭਰਾ ਠੀਕ ਆ ਸਾਰੇ ਹਾਂਜੀ ਹਾਂਜੀ ਸਾਰੇ ਠੀਕ ਠਾਕ ਚੱਲੋ ਠੀਕ ਹੀ ਚਾਹੀਦਾ, ਭੈਣ ਤੇਰੀ ਆਈ ਹੋਈ ਸੀ ਚੱਲੋ ਠੀਕ ਹੈ। computer ਵਿਗਿਆਨ ਦੀ ਇੱਕ ਅਦਭੁੱਤ ਖੋਜ ਹੈ। ਜਿਸਨੇ ਮਨੁੱਖੀ ਵਿਗਿਆਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। computer

ਗੁੰਝਲਦਾਰ ਕੰਮ ਨੂੰ ਸੰਭਾਲ ਲਿਆ ਹੈ ਅਤੇ internet ਨਾਲ ਸੰਚਾਰ ਦੇ ਕੋਨੇ-ਕੋਨੇ ਵਿੱਚ ਆਪਸ ਵਿੱਚ ਜੋੜ ਦਿੱਤਾ ਹੈ। computer ਦੀ ਸਿੱਖਿਆ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਇਸ ਤੋਂ ਬਿਨਾਂ ਪ੍ਰਾਪਤ ਕੀਤੀ ਕੋਈ ਵੀ ਸਿੱਖਿਆ ਅਧੂਰੀ ਜਾਪਦੀ ਹੈ। ਚਾਰਲਸ ਬੈਬਜ ਨੂੰ ਆਧੁਨਿਕ computer ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਉਸਨੇ ਰਾਇ ਅਹ ਰਾਇਲ ਸੁਸਾਇਟੀ ਦੀ ਬੇਨਤੀ ਉਤੇ ਅਠਾਰਾਂ ਸੌ ਚਾਲੀ ਵਿੱਚ

ਕਾਰਜ ਸਮਰਥਾ ਵਧਾਉਣ ਸਹੀ ਨਤੀਜੇ ਪ੍ਰਾਪਤ ਕਰਨ ਅਤੇ ਇਸ ਦੀ ਵਰਤੋਂ ਨੂੰ ਸੁਲਖਣਾ ਬਣਾਉਣ ਲਈ